ਤਿਨ ਰੁਪਏ ਪੁੱਛ ਲਏ ਪੁੱਛ ਲੈ ਮਤਲਬ ਉਹਨਾਂ ਤੋਂ ਲੈ ਲੈ ਸ਼ਾਮ ਦੀ ਸਬਜ਼ੀ ਲੂਣ ਤੇਲ। ਆਦਿ ਵਿਚ ਕਾਕੇ ਤੇ ਜਾਗਣ ਤੋਂ ਪਹਿਲਾ ਉਹ ਤਿੰਨ ਰੁਪਏ ਹੋਣ ਗਏ ਮੈਂ ਕਹਿਆ ਵੀ ਕੀ ਅਮੀਨ ਕਾਕੇ ਨੂੰ ਕੁਲਫੀ ਖਵਾਉਣੀ ਹੈ ਪਰ ਉਹਨਾਂ ਕਹਿ ਛੱਡੀਆ। ਬੜਾ ਉਹਨੂੰ ਯਾਦ ਰਹਿਣਾ ਮੈਂ ਟਕਾ ਦੇ ਮੁਰਮਰੇ ਲਈ।

ਮੇਰੇ ਕੋਲ ਜਮ੍ਹਾ ਕਰਵਾ ਸ਼ਾਮ ਤੋਂ ਪਹਿਲਾ ਹੀ ਮੈ ਖੇਡਣ ਦਾ ਬਹਾਨਾ ਕਰ ਕੇ ਨਿੱਕਲ ਗਿਆ ਤੇ ਦੇਰ ਰਾਤ ਨਹੀਂ ਮੁੜਿਆ। ਕਾਕੇ ਨੂੰ ਸੋਤਾ ਦੇਖ ਕੇ ਸਾਹ ਵਿੱਚ ਸਾਹ ਆਇਆ ਰੋਟੀ ਖਵਾਉਂਦੀ ਸ਼੍ਰੀਮਤੀ ਨੇ ਦੱਸਿਆ ਕੀ ਕਾਕਾ ਬੜਾ ਚਿਰ ਮੈਨੂੰ ਉਡੀਕ ਦਾ ਰਿਹਾ ਸੀ। ਮੈ ਕਾਕੇ ਦੇ ਨਾਲ ਬੜਾ ਬੇਚੈਨ। ਮੈਨੂੰ ਨੀਂਦ ਹੀ ਨਹੀ ਸੀ ਆ ਰਹੀ ਪਰ ਅਖੀਰ ਪਤਾ ਨਹੀ ਕਦੋ ਆ ਗਈ ਨੀਂਦ ਤੇ ਆਖਦੇ ਨੇ ਤੇ ਵੀ ਆ ਜਾਂਦੀ ਹੈ। ਅੱਧੀ ਰਾਤ ਤੋਂ ਮਗਰੋ ਦਾ ਵੇਲਾ ਸੀ। ਕਾਕਾ ਕੁਝ ਸੁੱਤਾ ਬੇਚੈਨ ਜਾਪਦਾ ਸੀ। ਉਸ ਦੋ ਤਿੰਨ ਵਾਰੀ ਢਿੱਡ ਤੇ ਲੱਤਾਂ ਮਾਰੀਆਂ ਹੁਣ ਉਸ ਬਾਹ ਉੱਲਟਾ ਕੇ ਮੇਰੇ ਮੂੰਹ ਤੇ ਮਾਰੀ ਜਾਗਿਆ ਤਾ ਮੈਂ ਅੱਗੇ ਹੋਇਆ ਸਾ। ਹੁਣ ਦਿਨ ਹੋ ਗਿਆ ਕਾਕਾ ਕੁਝ ਬੁੜ ਮਤਲਬ ਨੀਂਦ ਵਿੱਚ ਬੋਲਣਾ। ਮੈਨੂੰ ਕੁਝ ਪਤਾ ਨਾ ਲੱਗਾ ਫੇਰ ਉਹ ਹੀ ਉੱਚੀ ਕੋਫੀ ਕੋਫੀ ਕੋਫੀ ਦਾਰ ਜੀ ਕੋਫੀ । ਮੈ ਬੇਪਾਲ ਹੋ ਗਿਆ ਸਰਦਾਰ ਜੀ ਜਾਗਦੇ ਹੋ ਸ਼੍ਰੀ ਮਤੀ ਨੇ ਆਖਿਆ ਤੇ ਇਹ ਜਾਣ ਕੇ ਕਿ ਅਮੀਨ ਜਾਗਦਾ ਹਾਂ। ਉਸ ਰੱਖਿਆ ਖ਼ਸਮਾਂ ਖਾਨਾ ਸੋਤਾ ਪਈਆਂ ਵੀ ਕੁਲਫੀ ਮੰਗਦਾ ਹੈ। ਮੇਰੇ ਤੋਂ ਮਾਨੋ ਬਿਜਲੀ ਪੈ ਗਈ ਸੀ ਮੈ ਚੁੱਪ ਰਿਹਾ ਤੇ ਕਾਕਾ ਵੀ ਚੁੱਪ ਹੋ ਗਿਆ। ਸਵੇਰੇ ਜਾਗ ਕੇ ਕਾਕੇ ਖੁਲ੍ਫੀ ਦੀ ਕੋਈ ਮੰਗ ਨਾ ਕੀਤੀ ਮੇਰੇ ਕੰਮ ਤੋਂ ਮੁੜ ਕੇ ਆਉਂਦਿਆ ਵੀ ਉਸਨੇ ਮੇਰੇ ਤੋਂ ਕੁਝ ਨਾ ਮੰਗਿਆ ਰੋਟੀ ਖਾ ਕੇ। ਮੈ ਦੁਪਹਿਰ ਦੀ ਨੀਂਦ ਲੈਣ ਲਈ ਲੇਟ ਗਿਆ ਉਸ ਵਾਲੀ ਅਤੇ ਉਧਾਰ ਨਾ ਲੈ ਸਕਣ ਦੀ ਅਸਫ਼ਲਤਾ ਦੇ ਝੁੱਲਦਾ ਰਿਹਾ। ਫਿਰ ਮੈਨੂੰ ਨੀਂਦ ਆ ਗਈ ਮੇਰੀ ਨੀਂਦ ਹਾਲੇ ਸੀ ਕੀ ਗਲੀ ਵਿੱਚ ਕਿਸੇ ਕੁਲਫੀ ਨੇ ਹੋਕਾ ਦਿੱਤਾ।

ਦੂਸਰੀ ਆਵਾਜ਼ ਤੇ ਉਸਦੇ ਕੰਨ ਖਾੜੇ ਹੋ ਗਏ ਨੂੰ ਸ਼ੂਟ ਕੇ ਊਹ ਖੜਾ ਹੋਇਆ ਬੂਹੇ ਲਾਗੇ ਜਾ ਕੇ ਊਹ ਖੜਾ ਹੋ ਕੇ ਬਾਹਰ ਦੇਖਣ ਲੱਗ ਪਈਆਂ।

ਮੈ ਕਹਿਆ ਵੀ ਕੀ ਕਾਕੇ ਨੂੰ ਕੁਲਫੀ ਖਵਾਉਣੀ ਹੈ।

ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਪੁੱਤਰ? ਵਧੀਆ ਬਸ, ਤੁਸੀ ਸੁਣਾਓ?

ਠੀਕ ਜੇ ਹੋਰ ਸੁਣਾਓ ਕਾਰੋਬਾਰ ਦੀ। ਕਾਰੋਬਾਰ ਵੀ ਵਧੀਆ ਹਜੇ ਚੱਲੀ ਜਾਂਦਾ।

ਮੀਂਹ ਪੈਣਡਿਆਂ ਸੀ ਥੋੜ੍ਹਾ ਥੋੜ੍ਹਾ। ਠੀਕ ਜੇ ਮੀਂਹ ਪੈਣਡਿਆ ਆ?

ਫਿਰ ਮੈਂ ਬਾਅਦ ਚ ਕਰਲਾਂਗੇ ਕੰਮ।

ਰੋਟੀ ਪਾਣੀ ਖਾ ਲਿਆ।

ਹਾਂ ਵਧੀਆ ਵਧੀਆ, ਸਿਹਤਾਂ ਵਧੀਆ, ਮੰਮੀ ਹੋਣਾਂ ਦੀ ਸੁਣਾਓ। ਮੰਮੀ ਹੋਣੀ ਵੀ ਠੀਕ ਠਾਕ ਜੇ ਸਾਰੇ ਹੀ। ਠੀਕ ਜੇ। Daddy ਵੀ ਠੀਕ ਹੈ daddy ਗਏ ਕੰਮ ਤੇ। ਠੀਕ ਠੀਕ ਆ, ਕਰਨ ਕੀ ਕਰਨ ਗਿਆ ਵਾ store ਤੇ

ਹਮ ਗੋਲੂ ਗਿਆ ਬਾਹਰ ਖੇਡਣ। ਠੀਕ ਠੀਕ ਠੀਕ ਆ, ਪੜ੍ਹਾਈ ਕਿੱਦਾਂ ਚੱਲਦੀ ਪਈ?

ਮੈਂ ਕਿਹਾ ਪੜ੍ਹਾਈ ਕਿੱਦਾਂ ਚੱਲਦੀ ਪਈ ਤੁਹਾਡੀ?

ਠੀਕ, ਪੇਪਰ ਹੋ ਗਏ ਆ? ਹਾਂਜੀ ਹੋ ਗਏ ਆ, ਤੇ result ਆ ਬਸ।

ਵਧੀਆ ਪੜ੍ਹਿਆ ਸੀ?

ਬਾਕੀਆਂ ਦੇ ਵੀ ਨਾਲ ਹੀ ਆ result ਨਹੀਂ ਕਰਨ ਦੇ ਹਾਲੇ ਪੇਪਰ ਹੋਂਦੇ ਜੇ

ਠੀਕ ਆ ਠੀਕ ਆ, ਉਹਨੂੰ ਕਹਿ ਖਿਆਲ ਨਾਲ ਪੜ੍ਹਿਆ ਕਰ।

ਹਾਂ ਕਹਿ ਵਧੀਆ ਵਧੀਆ ਅਸੀਂ ਵੀ ਵੇਖਦੇ ਹਾਂ ਅਜੇ

ਹਾਂ ਹੋਰ ਸੁਣਾ ਤੂੰ ਕੋਈ ਗੱਲਬਾਤ? ਹੋਰ ਬਸ ਗੱਲਬਾਤ ਵਧੀਆ, ਵਿਆਹ ਕਦੋਂ ਕਰਵਾਉਣਾ ਤੁਸੀ? ਵਿਆਹ ਵੀ ਕਰਵਾਉਂਦੇ ਹਾਂ।

ਥੋੜ੍ਹਾ time ਮੈਂ ਇੱਥੇ ਲਾ ਹੀ ਜਾਈਏ ਸਾਲ ਡੇਢ।

ਹਾਂ ਹੋਰ

ਹਮ ਪਿੰਡ ਦੀ ਸੁਣਾਓ ਕੋਈ ਗੱਲਬਾਤ। ਪਿੰਡ ਦੀ ਗੱਲਬਾਤ ਬਸ ਵਧੀਆ ਵਾ ਤੇ ਉਹ ਭਾਜੀ ਨੇ ਪੀਤੀ ਸ਼ਰਾਬ ਰਾਤੀ ਫਿਰ।

ਹਾਂਜੀ ਉਹ ਤੇ ਉਹਦੇ ਨਾਲ ਦਾ daddy ਠੀਕ ਹੈ ਠੀਕ ਹੈ ਦੋਵੇਂ ਵਿਹਲੇ ਆ।

ਠੀਕ ਠੀਕ ਆ ਹੋਰ ਸੁਣਾ।

ਹੋਰ ਕੋਈ ਗੱਲਬਾਤ। ਹੋਰ ਗੱਲਬਾਤ ਬਸ ਏਦਾਂ ਹੀ। ਠੀਕ ਹੈ ਦਿਨੇ ਹੀ ਲਾ ਲੈਂਦੇ ਹੋਣੇ ਤੇ ਪੇਗ।

ਮੈਂ ਕਿਹਾ ਦਿਨੇ ਹੀ ਇਹ ਤਾਂ ਪੈਗ ਲਾ ਲੈਂਦੇ ਹੋਣੇ ਵਿਹਲੇ ਆ।

ਠੀਕ ਆ ਠੀਕ ਆ।

ਬਾਹਰ ਕਿੱਦਾਂ ਦਾ ਫਿਰ ਕੰਮ ਕਾਰ? ਕੰਮ ਕਾਰ ਵੀ ਸਹੀ ਚੱਲਣਡਿਆ ਵਾ।

ਹਮ ਫਲ fruit ਤੋੜੀ ਜਾਈਦੇ ਆ।

ਹਮ ਸੇਬਾਂ ਦਾ ਕੰਮ ਮਿਲਿਆ ਸੇਬ ਤੋੜਨੇ ਬਸ।

ਮੈਂ ਕਿਹਾ ਸੇਬ ਤੋੜਨੇ ਆ ਬਸ।

ਸੇਬ ਤੋੜਨੇ ਵਿਹਲੇ, ਫਿਰ ਬਾਅਦ ਚ ਘਰ ਚਲੇ ਜਾਣਾ ਵਾਂ। ਖਾ ਕੇ ਫਿਰ phone ਆ ਜਾਣਾ ਵਾਂ ਕੰਮ ਵਾਲੇ ਦਾ। ਫਿਰ ਮੁੜਕੇ ਸੇਬ ਤੋੜਨ ਲੱਗ ਪੈਣਾ ਜਾ ਕੇ। ਰੋਟੀ ਆਪੇ ਬਣਾਉਂਦੇ ਤੁਸੀਂ। ਰੋਟੀ ਫਿਰ ਆਪੇ ਬਣਾਈਦੀ ਆ।

ਹੋਰ ਵੀ ਰਹਿੰਦੇ ਮੁੰਡੇ ਮਾਂਡੇ ਤੁਹਾਡੇ ਲਾਗੇ? ਹਾਂ ਮੁੰਡੇ ਦੋ ਰਹਿੰਦੇ ਆ।

ਹਾਂ ਰੋਟੀ ਅਸੀਂ ਆਪੇ ਬਣਾ ਲਈਦਾ ਨਾ ਤਿੰਨੇ ਜਾਣੇ।

ਕਦੇ ਉਹਨੇ ਬਣਾ ਲਈ ਰੋਟੀ ਕਦੇ ਮੈਂ ਬਣਾ ਲਈ, ਕਦੇ ਦੂਜੇ ਨੇ ਬਣਾ ਲਈ।

ਬਾਹਰ ਆਣ ਕੇ ਅਸੀਂ ਕੀ ਕੀ ਨੀ ਕੀਤਾ ਕੰਮ ਸਾਰਾ ਹੀ ਕਰਨਾ ਹੀ ਪੈਂਦਾ ਵਾ।

ਕੰਮ ਤੇ ਇੱਕੋ ਹੀ ਹੈ ਬਣਾਓ ਤੇ ਖਾਓ।

ਕੰਮ ਤੇ ਵਧੀਆ ਵਾ ਮੀਂਹ ਨਾ ਜਦੋਂ ਮੀਂਹ ਪੈ ਜਾਂਦਾ ਫਿਰ ਠੰਢ ਜ਼ਿਆਦੇ ਹੋ ਜਾਂਦੀ, ਬਰਫ਼ ਜਿਹੀ ਪਈ ਹੁੰਦੀ ਆ।

ਸੇਬ ਤੋੜਨੇ ਫਿਰ ਤੈਨੂੰ ਪਤਾ ਔਖੇ ਹੋ ਜਾਂਦੇ ਆ। ਟੋਭਾ ਜਿਹਾ ਹੋ ਜਾਂਦਾ ਮਿੱਟੀ ਦੇ ਵਿੱਚ ਫਿਰ ਸੇਬ ਵੀ ਉੱਚੇ ਹੁੰਦੇ ਆ, ਪੌੜੀ ਲਾ ਕੇ ਤੇ ਔਖਾ ਹੋ ਜਾਂਦਾ ਤੇ ਹੁਣ ਦੋ ਘੰਟੇ ਦੀ ਨਾ ਵਿਹਲਾ ਬੈਠਾ ਵਾਂ।

ਹੋਰ ਗੱਲਬਾਤ ਬਸ ਏਦਾਂ ਹੀ ਮੇ ਹੁਣ ਨਾਲੇ ਕੱਲ੍ਹ ਨਗਰ ਕੀਰਤਨ ਸੀ। ਗਏ ਮੱਥਾ ਟੇਕ ਕੇ ਆਏ?

ਠੀਕ ਆ ਠੀਕ ਆ, ਚਲੋ ਕਰੋ ਸੇਵਾ ਫਿਰ।

ਹਾਂਜੀ ਹਾਂਜੀ ਠੀਕ ਆ।

ਮੈਂ ਕਿਹਾ ਪਰਸੋਂ ਮੁੰਡੇ ਨੇ ਆਉਣਾ ਚਾਹੀਦਾ ਕੁਛ ਤੁਹਾਨੂੰ ਲੋੜ ਆ ਚੀਜ਼ ਦੀ। ਹਾਂਜੀ ਭੇਜ ਦਿਓ ਜੋ ਮਰਜ਼ੀ। ਅੱਛਾ ਟੋਫ਼ੀਆਂ ਭੇਜ ਦੇਵਾਂ ਫਿਰ ਮੈਂ।

ਹੋਰ ਬਸ ਹੁਣ ਚਾਰ ਦਿਨ ਆਪਾਂ busy ਰਹਿਣਾ ਚ ਠੀਕ ਹੈ ਠੀਕ ਹੈ।

ਚਲੋ ਕੋਈ ਗੱਲ ਨੀ।

ਕਰੋ ਸੇਵਾ ਫਿਰ ਚਾਰ ਦਿਨ ਫਿਰ ਕੀ ਗੱਲ ਆ। ਕੋਈ ਨੀ, ਸੇਵਾ ਕਰਨੀ ਪੈਣੀ। ਕਰੋ ਕਰੋ ਸੇਵਾ ਮਿਲੂ ਮੇਵਾ ਫਿਰ ਤੁਹਾਨੂੰ।

ਹਾਂ ਹੋਰ ਸੁਣਾ ਤੂੰ ਗੱਲਬਾਤ ਕੋਈ।

ਮੈਂ ਕਿਹਾ ਆਂਟੀ ਹੋਣਾਂ ਨੇ ਕੀਤਾ ਸੀ phone ਹਾਂ ਕੀਤਾ ਸੀ phone

ਹਮ ਓਦਾਂ ਹਾਲ ਚਾਲ ਪੁੱਛਣ ਡਿਆ ਸੀ, ਫਿਰ ਉਹ ਗੱਲਾਂ ਕਰਨ ਲੱਗ ਪਏ ਆਪਣੀਆਂ ਹੀ।

ਹਾਂ ਫਿਰ ਉਹਨੇ ਅੰਕਲ ਨਾਲ ਵੀ ਕੀਤੀ ਗੱਲ ਕਾਫ਼ੀ time

ਹਾਂ ਹਾਂ, ਉਹ ਆਪਣੀਆਂ ਹੀ ਗੱਲਾਂ ਕਰਨ ਲੱਗ ਪਏ ਸੀ। ਮੈਂ ਕਿਹਾ ਉਹ ਆਪਣੀਆਂ ਹੀ ਗੱਲਾਂ ਕਰਨ ਲੱਗ ਪਏ ਸੀ, ਥੋੜ੍ਹੀ ਜਿਹੀ ਘਰ ਚ ਤੰਗੀ ਆ।

ਕੰਮ ਕਾਰ ਨੀ ਚੱਲਦੇ ਪਏ।

ਹਾਂ ਮੈਂ ਕਿਹਾ ਕੋਈ ਗੱਲ ਨੀ ਮਾਲਕ ਨੇ ਇੱਥੇ ਹੀ set ਕਰ ਦੇਣਾ ਕੰਮ ਸਾਰਾ ਤੁਹਾਡਾ।

ਹਨਾ ਫਿਰ ਮੁੜਕੇ ਉਹ ਕਹਿੰਦੇ ਆਪਣਾ ਹੀ ਮੈਂ ਕਿਹਾ ਜੇ ਕੋਈ ਤੁਹਾਨੂੰ ਚੀਜ਼ ਦੀ ਲੋੜ ਹੈ ਦੱਸੋ ਫਿਰ ਮੈਨੂੰ।